ਚੀਜ ਲੈਣ ਆਉਂਦੇ ਹਨ ਜੇ ਕਿਦੇ ਘਰ ਚ ਵਾਸ਼ਿੰਗ ਮਸ਼ੀਨ ਖਰਾਬ ਹੋ ਜਾਂਦੀ ਆ ਜਾ ਕੇ ਕੋ ਹੁੰਦੀ ਨਹੀਂ ਆਪਣੇ ਕੱਪੜੇ ਧੋਣੇ ਹੁੰਦੇ ਆ।

ਜਿੱਦਾਂ ਕਿ ਤੁਸੀਂ ਦੇਖ ਹੀ ਸਕਦੇ ਹੋ ਕਈ ਵ੍ਹਾਈਟ ਬੂਟੇ ਹਨ ਤੇ ਕਈ ਪਿੰਕ ਬੂਟੇ ਹਨ।

ਇਕ ਡਰੈਗ ਰੂਮ ਨਜ਼ਰ ਆ ਰਿਹਾ ਹੈ ਇਸ ਵਿੱਚ ਬਹੁਤ ਸਾਰੇ ਸੋਫੇ ਪਏ ਹੋਏ ਹਨ ਇੱਥੇ ਕਈ ਸੋਫੇ ਵਾਈਟ ਕਲਰ ਦੇ ਹਾਂ

ਇਥੇ ਇਕ ਬਲੂ ਕਲਰ ਦਾ ਫਲੈਗ ਨਜ਼ਰ ਆ ਰਿਹਾ ਤੇ ਇੱਕ ਗਰੀਨ ਕਲਰ ਦਾ।

ਜੀ ਆਲੂ ਸਾਡੀ ਸਿਹਤ ਵਾਸਤੇ ਬਹੁਤ ਵਧੀਆ ਹੁੰਦੇ ਹਨ ਆਲੂ ਬਹੁਤ ਚੀਜ਼ਾਂ ਸਾਡੀਆਂ ਤੰਦਰੁਸਤ ਰੱਖਦੇ ਹਨ।

ਤੇ ਬੱਸ ਦੇ ਉੱਤੇ ਵੀ ਬਹੁਤ ਸਾਰੇ ਲੋਕ ਬੈਠੇ ਹਨ ਤੇ ਬੱਸ ਦੇ ਵਿੱਚ ਵੀ ਬਹੁਤ ਸਾਰੇ ਲੋਕ ਬੈਠੇ ਹਨ।

ਇਹ ਪੈਲਸ ਦਾ ਵਿਊ ਨਜ਼ਰ ਆ ਰਿਹਾ ਵੈ ਇਥੇ ਜਿਹੜੀ ਪੈਲਸ ਚ ਦੁਕਾਨਾਂ ਨੀ ਹੁੰਦੀਆਂ ਜਿਦਾ ਕੋਈ ਕਿਸੇ ਨੇ ਕਾਫੀ ਪੀਣੀ ਆ ਜਾਂ ਕੋਈ ਚੀਜ਼ ਲੈਣੀ ਆ-

ਇਹ ਇੱਕ ਸਕੂਲ ਨਜ਼ਰ ਆ ਰਿਹਾ ਵਾ ਜਾਂ ਕੋਈ ਕਾਲਜ ਨਜ਼ਰ ਆ ਰਿਹਾ ਵਾ।

ਸਾਰੇ ਬੱਚੇ ਬਹੁਤ ਸ਼ਾਂਤ ਨਜ਼ਰ ਆ ਰਿਹੇ ਆ ਤੇ ਬਹੁਤ ਸਾਰੇ ਬੱਚੇ ਅ ਦੂਜੀ ਯੂਨੀਫਾਰਮ ਦੇ ਤੇ ਬਹੁਤ ਸਾਰੇ ਬੱਚੇ ਵਾਈਟ ਯੂਨੀਫਾਰਮ 'ਚ ਆ।

ਓਹਦੇ ਓੱਤੇ ਲਾਈਟਾਂ ਲੱਗੀਆਂ ਹੋਈਆਂ ਵਾਂ ਤੇ ਓਸਦੇ ਲੱਗੇ ਹੀ ਇੱਕ ਆਟੋ ਨਜ਼ਰ ਆ ਰਿਹਾ ਵਾ।

ਤੇ ਗਰਾਊਂਡ ਇਹ ਤੇ ਇਹ ਗਰਾਉਂਡ ਦੇ ਵਿੱਚ ਖੜੀ ਹੋਈ ਐ ਤੇ ਸਾਹਮਣੇ ਬਹੁਤ ਸਾਰੇ ਦਰਖਤ ਲੱਗੇ ਹੋਏ ਹਨ ਤੇ ਲਾਗੇ ਪਾਸੇ ਘਰ ਹਨ।

ਇਹ ਇੱਕ ਸਕੂਲ ਦਾ ਫੰਕਸ਼ਨ ਹੋ ਰਿਹਾ ਐ ਸਕੂਲ ਦਾ ਫੰਕਸ਼ਨ ਇਸ ਇਸ ਤਰ੍ਹਾਂ ਹੋ ਰਿਹਾ ਕਿ ਸਾਨੂੰ ਕੋਈ ਇੱਕ ਚੀਜ਼ ਬਣਾਉਣੀ ਹੁੰਦੀ ਐ।

ਆ ਬੱਚਾ ਥੱਲੇ ਬਹਿ ਕੇ ਕੋਈ ਚੀਜ਼ ਲਾ ਰਿਹਾ ਹੈ ਤੇ ਬਾਕੀ ਬੱਚੇ ਵੀ ਚੀਜ਼ਾਂ ਬਣਾ ਰਹੇ ਹਨ।

ਇਹ ਇੱਕ ਰੈਸਟੋਰੈਂਟ ਨਜ਼ਰ ਆ ਰਿਹਾ ਹੈ ਤੇ ਬਹੁਤ ਸਾਰੀਆਂ ਚੇਅਰਸ ਤੇ ਟੇਬਲ ਨਜ਼ਰ ਆ ਰਹੇ ਹਨ।

ਤੇ ਬੋਹੁਤ ਸਾਰੇ ਰੁੱਖ ਚਾਰੇ ਪਾੱਸੇ ਰੁੱਖ ਨਜ਼ਰ ਆ ਰਹੇ ਹਨ ਤੇ ਕਹਿੰ ਕਹਿੰ ਘੱਰ ਨਜ਼ਰ ਆ ਰਹੇ ਹਨ।